ਏਹ ਹਰਿਮੰਦਰ ਸਾਹਿਬ ਹੈ ਇਹ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ ਇੱਥੇ ਬਹੁਤ ਹੀ ਜਿਆਦਾ--

ਹੋਰ ਬੈਂਕ ਦੇ ਬਾਹਰ ਇੱਕ ਸਕੂਟਰ ਅਤੇ ਇੱਕ ਬਾਈਕ ਖੜੀ ਹੋਈ ਹੈ ਔਰ ਬੈਂਕ ਦੀ ਸਾਈਡ ਦੇ ਇੱਕ ਹੋਰ ਬਾਈ ਖੜੀ ਹੋਈ ਹੈ।

ਏਹ ਇੱਕ ਬੈਂਕ ਹੈ ਔਰ ਬੈਂਕ ਦੇ ਬਾਹਰ ਪੰਖੇ ਵੀ ਐ_ਸੀ ਵਾਲੇ ਪੱਖੇ ਵੀ ਲੱਗੇ ਹੋਏ ਹਨ।

ਇੱਥੇ ਬਹੁਤ ਹੀ ਵਧੀਆ ਮੈਡੀਸਨ ਮਿਲਦੀ ਹੈ ਉੱਪਰ ਇੱਕ ਪੰਖਾ ਵੀ ਲੱਗਾ ਹੋਇਆ ਔਰ ਪੰਖਾ ਬਣਾਉਣ ਕਲਰ ਦਾ ਹੈ ਔਰ ਇੱਕ ਕੈਮਰਾ ਵੀ ਲੱਗਾ ਹੋਇਆ ਹੈ ਕੈਮਰਾ ਬਹੁਤ ਹੀ ਵਧੀਆ ਹੈ।

ਇਹ ਕੋਈ ਹੋਟਲ ਹੈ ਬਹੁਤ ਹੀ ਜਿਆਦਾ ਔਰ ਔਰ ਇੱਕ ਇੱਕ ਲੈਟ੍ਰਿੰਗ ਵੀ ਪਈ ਹੋਈ ਹੈ ਲੈਟ੍ਰਿੰਗ ਬਹੁਤ ਹੀ ਵਧੀਆ ਹੈ ਲੈਟ੍ਰਿੰਗ ਬਲੈਕ ਕਲਰ ਦੀ ਹੈ।

ਔਰ ਇੱਕ ਲਾਗੇ ਬਹੁਤ ਹੀ ਗੁਲਦਸਤੇ ਪਏ ਹੋਏ ਹਨ ਉਹ ਵੀ ਨ ਨਿੱਕਾ ਜਿਹਾ ਇੱਕ ਸਲਿਮਿੰਗ ਪੂਲ ਵੀ ਬਣਿਆ ਹੋਇਆ ਐ ਔਰ ਇੱਕ ਲੱਗੇ ਟੱਬ ਵੀ ਪਿਆ ਹੋਇਆ ਐ ਬਹੁਤ ਹੀ ਵਧੀਆ--

ਆੜੀ ਏ_ਸੀ ਵੀ ਲੱਗਾ ਹੋਇਆ ਹੈ ਡੀ_ਡਬਲ_ਈ_ਸੀ ਲਿਖਿਆ ਹੋਇਆ ਏ ਟੀ_ਵਾਈ_ਆਰ_ਈ ਲਿਖਿਆ ਹੋਇਆ ਹੈ ਟਾਇਰ ਬਹੁਤ ਹੀ ਜਿਆਦਾ ਵਧੀਆ ਸਾਈਡ ਤੇ ਵੀ ਟਾਇਰ ਲੱਗੇ ਹੋਏ ਆ ਉਥੇ ਫਰਸ਼ ਬਹੁਤ ਵਧੀਆ ਹੈ।

ਕੇਲੇ ਅੰਬ ਖਰਬੂਜਾ ਫਿਰ ਅੰਬ ਅਤੇ ਫਿਰ ਚੀਕੂ ਅਤੇ --

ਖਰਬੂਜ਼ਜ ਪਏ ਹੋਏ ਹਨ ਅੱਗੇ ਦੋ ਮਜਦੂਰ ਜਾ ਰਹੇ ਹਨ ਇਹ ਇੱਕ ਬਾਜ਼ਾਰ ਹੈ ਬਾਜ਼ਾਰ ਬਹੁਤ ਹੀ ਜ਼ਿਆਦਾ ਵਧੀਆ ਹੈ।

ਔਰ ਇੱਥੇ ਬਹੁਤ ਹੀ ਜਿਆਦਾ ਵਧੀਆ ਤੋਂ ਵਧੀਆ ਕ੍ਰਿ ਵਧੀਆ ਤੋਂ ਵਧੀਆ ਫੇਸਵੋਸ਼ ਹਨ।

ਅਤੇ ਇਸ ਇਥੋਂ ਹੀ ਸਮਾਨ ਖਰੀਦੋ ਬਹੁਤ ਹੀ ਵਧੀਆ ਸਮਾਨ ਮਿਲਦਾ ਹੈ ਅੱਗੇ ਇੱਕ ਕੂਲਰ ਵੀ ਲੱਗਾ ਹੋਇਆ।

ਪੱਖੇ ਕੂਲਰ ਬਹੁਤ ਹੀ ਜਿਆਦਾ ਵਧੀਆ ਮਿਲਦੇ ਹੋਏ ਹਨ ਉਪਰ ਗਰੇ ਵੀ ਬੋਰਡ ਟੰਗੇ ਹੋਏ ਹਨ ਬਹੁਤ ਹੀ ਜ਼ਿਆਦਾ ਵਧੀਆ ਹੋਏ ਹਨ।

ਬਾਰਿਸ਼ ਬਹੁਤ ਜਿਆਦਾ ਹੋਈ ਹੈ ਪਾਣੀ ਬਹੁਤ ਚੜ ਗਿਆ ਹੈ ਔਰ ਆਗੇ ਇਕ ਬਾਸ ਹੈ ਬਾਸ ਕੀ ਅੱਧੇ ਟਾਇਰ ਡੁਬੇ ਹੁਏ ਹੈ।

ਔਰ ਬਹੁਤ ਹੀ ਜਿਆਦਾ ਮੋਟਰਸਾਈਕਲ ਸਕੂਟਰ ਖੜੇ ਹੋਏ ਹਨ ਔਰ ਇਕ ਲੇਡੀਜ ਵੀ ਖੜੀ ਹੋਈ ਹੈ।

ਇਹ ਇੱਕ ਆਫਿਸ ਐ ਆਫਿਸ ਬਹੁਤ ਹੀ ਜਿਆਦਾ ਵਧੀਆ ਹੈ ਔਰ ਇਸ ਦੇ ਅੱਗੇ ਚਾਰ ਕੁਰਸੀਆਂ ਲੱਗੀਆਂ ਹੋਈਆਂ ਹਨ ਉਹ ਚਾਰ ਦੋ ਕੁਰਸੀਆਂ ਪਿੱਛੇ ਲੱਗੀਆਂ ਹੋਈਆਂ ਹਨ।

ਔਰ ਯੇ ਖਾਣਾ ਖਾ ਰਹੇ ਹੈ ਬਹੁਤ ਹੀ ਜਿਆਦਾ ਬੜੀਆ ਹੈ ਨੀਚੇ ਬਹੁਤ ਹੀ ਜਿਆਦਾ ਬੜੀਆ